ਸਰਾਬਾ, ਬਾਬਾ ਸੋਹਨ ਸਿੰਘ, ਅਤੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਹੇ ਸਿਰਲਖਾਂ ਨੇ ਆਜ਼ਾਦ ਹਿੰਦ ਫੌਜ਼ ਨੂੰ ਸੰਘਰਸ਼

ਘੁਲਦਿਆਂ ਆਪਣੇ ਜਾਨਾ ਜਾਨ, ਜਾਇਦਾਦਾਂ ਦੀ ਪ੍ਰਵਾਹ ਨਹੀਂ ਕੀਤੀ। ਇਹਨਾਂ ਦੀ ਕੁਰਬਾਨੀਆਂ ਕਰਨ ਕਰਕੇ ਇਹ ਅਸੀਂ ਅੱਜ ਆਜ਼ਾਦ ਦੇਸ਼ ਵਿਚ ਰਹਿ ਰਹੇ ਹਾਂ ਅੱਜ ਹਿੰਦੁਸਤਾਨ ਆਜ਼ਾਦ ਹੋ ਚੁਕਾ ਹੈ ਇਸ ਵਿਚ ਲੋਕ ਰਾਜ ਸਥਾਪਤ ਹੋਇਆ ਹੈ ਹੁਣ ਭਾਰਤ ਵਿਚ ਲੋਕ ਰਾਜ ਦੀਆਂ ਨੀਹਾਂ ਨੂੰ ਮਜਬੂਤ ਰੱਖਣ ਲਈ। ਜਿਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤੈਯਾਰ ਰਹਿਣਾ ਚਾਹੀਦਾ ਹੈ ਉਥੇ ਸਮਾਜਿਕ ਅਤੇ ਅਰਥਿਕ ਉਨਤੀ ਕਰਨ ਵਿਚ ਊਧਮ ਕਰਨ ਦੀ ਵੀ ਲੋੜ ਲੋੜ ਹੈ ਦੇਸ਼ ਵਿਚੋਂ ਭੁੱਖ ਨੰਗ ਮਹਿੰਗਾਈ, ਬੇਕਾਰੀ, ਮਦਹਾਲੀ ਆਦਿ ਹੋਈ ਅਬਾਦ ਵਧਦੀ ਹੋਈ ਅਬਾਦੀ ਅੰਨ ਦੀ ਲੋੜ ਅਨਪੜ੍ਹਤਾ ਨੂੰ ਖਤਮ ਕਰਨ ਦੇ ਲਈ ਵੀ ਘੋਲ ਅਤੇ ਮੇਹਨਤ ਕਰਨ ਦੀ ਵੀ ਲੋੜ ਹੈ ਇਹ ਕੋਲ ਕਰਨ ਨਾਲ ਇਕ ਦੇਸ਼ਭਕਤੀ ਦੀ ਲਹਿਰ ਜਾਗੇਗੀ। ਸਾਡੀ ਆਜ਼ਾਦੀ ਦਾ ਕੁਰਬਾਨੀ ਨਾਲ ਭਰਿਆ ਇਤਿਹਾਸ ਸਾਨੂ ਐਹੋ ਸਬਕ ਦੇਂਦਾ ਹੈ ਕਿ ਸਾਨੂੰ ਇਸ ਵਿਚੋਂ ਭੁੱਖ ਨੰਗ, ਗ਼ਰੀਬੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਨਾ ਹੈ ਅਤੇ ਇਸ ਦੀ ਗੁਲਾਮ ਗੁਲਾਮੀ ਨੂੰ ਗੁਲਾਮੀ ਤੋਂ ਹਟਦਿਆਂ ਕੁਰਬਾਨੀਆਂ ਦੀ ਲਈ ਘੋਲ ਕਮਾਉਣਾ ਹੈ ਅੰਤਰ ਰਾਸ਼ਟਰਵਾਦ ਪਰ ਅੱਜ ਦੇ ਜਮਾਨੇ ਵਿਚ ਦੇਸ਼ਭਕਤੀ ਨੂੰ ਤੰਗਦਿਲੀ ਵੀ ਸਮਝਿਆ ਜਾਂਦਾ ਹੈ। ਇਸ ਦੇ ਛੇ ਸੰਸਾਰ ਵਿਚ ਅੰਤਰਰਾਸ਼੍ਟ੍ਰਵਾਦ ਵੱਲ ਵਧਣ ਦੇ ਵਿਚਾਰ ਵਧੇਰੇ ਫੱਲ ਫੁੱਲ ਰਹੇ ਹੱਨ ਕਿਉਂਕਿ ਅਜਕਲ ਇਹ ਅਨੁਭਵ ਕੀ ਜਾ ਰਿਹਾ ਹੈ ਕੀ ਦੇਸ਼ਭਕਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰ ਉਨ੍ਹਾਂ ਨੂੰ

ਭਾਰਤੀ ਕੌਮੀ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਨਾਯਾ ਸੀ ਜਾਂ ਅਮੇਰੀਕਾ ਆਪਣੇ ਫੌਜੀਆਂ ਨੂੰ ਵੀਅਤਨਾਮ ਆਦਿ ਵਿਚ ਲਡਾਉਂਦਾ ਰਿਹਾ ਅਜਿਹੀ ਦੇਸ਼ਭਕਤੀ ਨੂੰ ਗੁਨਾਹ ਅਤੇ ਪਾਪ ਆਕਣਾ ਚਾਹੀਦਾ ਹੈ

ਉਸਦੀ ਰਕਸ਼ਾ ਕੀਤੀ ਜਾ ਸਕਦੀ ਹੈ, ਅਪਣੇ ਦੇਸ਼ ਨਾਲ ਪਿਆਰ ਇਕ ਅਜੇਹੀ ਕੁਦਰਤੀ ਜਜ਼ਬਾ ਹੈ ਜੋ ਸਹਜ ਸੁਭਾਅ ਹੀ ਹਰ ਦੇਸ਼ਵਾਸੀ ਦੇ ਮਨ ਵਿਚ ਵੱਸ ਜਾਂਦਾ ਹੈ ਇਹ ਜਜ਼ਬਾ ਕੇਵਲ ਮਨੁਖਾਂ ਵਿਚ ਹੀ ਨਹੀਂ ਸਗੋਂ ਪਸ਼ੂ ਪਕਸ਼ੀਆਂ ਵਿਚ ਵੀ ਹੁੰਦਾ ਹੈ ਪੰਛੀ ਖੁਰਾਕ ਦੀ ਭਾਲ ਵਿਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮ ਨੂੰ ਉਹ ਆਪਣੇ ਆਲਿਆਂ ਵਿਚ ਹੀ ਵਾਪਸ ਆਉਂਦੇ ਹਨ ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉਪਰ ਡੂੰਘਾ ਅਸਰ ਪੈਂਦਾ ਹੈ ਇਹ ਤਾਂ ਅਸੀਂ ਪਹਿਲੇ ਹੀ ਗੱਲ ਕਰ ਚੁਕੇ ਹਾਂ ਬਥੇਰੇ ਪੀਰਾਂ ਨੇ ਗੁਰੂਆਂ ਨੇ ਐਸ ਲਈ ਬਹੁਤ ਸਾਰੇ ਸੰਘਰਸ਼ ਵੀ ਕੀਤੇ।

ਇਕ ਲੋਕ ਰਾਜ ਦੀਆਂ ਨੀਵਾਂ ਨੂੰ ਮਜ਼ਬੂਤ ਰੱਖਣ ਲਈ ਵੈਰੀ ਤਾਕਤਾਂ ਨੂੰ ਲੋਹਾ ਲੈਣ ਲਈ ਤੈਯਾਰ ਵੀ ਹੈ ਦੇਸ਼ਭਕਤੀ ਜਾ ਦੇਸ਼ਪਯਾਰ ਸਾਰੀ ਲੋੜੀਂਦੀ ਚੀਜਾਂ ਵਿਚੋਂ ਪ੍ਰਮੁੱਖ ਹੈ ਮਨੁੱਖ ਦਾ ਦੁੱਖ ਸੁਖ ਖੁਸ਼ੀ ਗ਼ਮ ਆਦਿ ਸਬ ਕੁਛ ਦੇਸ਼ ਨਾਲ ਹੀ ਹੈ ਜੇ ਅਸੀਂ ਸਹੀ ਅਰਥਾਂ ਚ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂ ਹਰ ਸਮੇਂ ਉਸਦੀ ਰੱਖਿਆ ਲਈ ਤੈਯਾਰ ਰਹਿਣਾ ਚਾਹੀਦਾ ਹੈ ਅਤੇ ਜਿੰਨਾ ਨੇ ਕੁਰਬਾਨੀਆਂ ਕੀਤੀਆਂ ਹਨ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਹੋਏ ਹਾਂ ਸਾਨੂ ਵੀ ਓਹੀ ਜਜ਼ਬਾ ਰੱਖਣ ਦੀ ਲੋੜ ਹੈ ਸਾਨੂੰ ਆਪਣੇ ਦੇਸ਼ ਨਾਲ ਸੱਚਾ ਪਿਆਰ ਕਰਨਾ ਚਾਹੀਦਾ ਹੈ

ਅਤੇ ਆਉਣ ਵਾਲੇ ਖ਼ਤਰੇ ਤੋਂ ਹਮੇਸ਼ਾ ਟੱਲ ਸਕਦਾ ਹੈ ਸਾਨੂ ਆਪਣੇ ਦੇਸ਼ ਨਾਲ ਸੱਚਾ ਪਿਆਰ ਹੋਵੇਗਾ ਤਾਂ ਹੀ ਅਸੀਂ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਬਚਾ ਸਕਦੇ ਹਾਂ ਨਹੀਂ ਤਾਂ ਉਹ ਵੀ ਕਲ ਨੂੰ। ਕੁਰਬਾਨ ਹੋਣ ਲਈ ਤਿਆਰ ਹੀ ਰਹਿਣ, ਕਿਉਂਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਨਹੀਂ ਬਚਾਵਾਂਗੇ ਤਾਂ ਬਾਹਰ ਦੇ ਮੁਲਕ ਆਕੇ ਉਸ ਨੂੰ ਝਪਟ ਲੈਣਗੇ ਵਿਦੇਸ਼

Hello Good Morning mam my name is ਪ੍ਰਤਿਮਾ ਸ਼ਰਮਾ

ਹਾਂਜੀ ਮੈਂ fine maam ਹਾਂਜੀ mam ਆਪਾ ਉਹ actually ਅਹ industry visit ਨੂੰ ਲੈਕੇ ਕੁਛ discussion ਕਰਨੀ ਸੀ ਹੈ ਨਾ ਕਿ ਸਾਡਾ ਜੇੜਾ industry visit ਹੈ ਨਾ ਸਾਡਾ ਮਤਲਬ ਤੁਸੀ ਕਿ ਕਰਵਾ ਰਏ ਹੋ ਹਲੇ ਤਕ

ਹਾਂਜੀ ਹਾਂਜੀ mam ਮੈ ਕਰਵਾ ਚੁੱਕੀ ਹਾਂ industry visit ਹਾਲੇ ਤਕ ਮੈਂ ਅਪਣੇ ਦੋ visit ਕਰਵਾ ਚੁਕੀ ਹੈ। ਤੇ ਮੈ } ਜਿੱਥੇ ਕਰਵਾਇਆ ਹੈ, ਅਹ ninety-nine saloon ਹੈ ਨਵਾਂ ਸ਼ਹਿਰ। ਹਾਂਜੀ {overlap }ਉਥੇ {overlap }ਉਥੇ ਕਰਵਾਇਆ ਹੈ ਮੈਂ ਹਾਲੇ ਤਕ ਅਪਣਾ ਨਾ visit ਤੇ ਬਹੁਤ ਵਧੀਆ respond ਰਯਾ ਮੈਨੂੰ ਓਨਾ ਦਾ ਮਤਲਬ ਕਿ ਜੋ ਓਨਾ ਦੇ ਜੇੜੇ ਹਰ ਏਕ ਚੀਜ਼ explain ਕਰਨ ਦਾ ਜੇੜਾ ਤਰੀਕਾ ਸਿਗਾ ਤੇ ਉਹ ਬਹੁਤ ਜਿਆਦਾ ਵਧੀਆ ਸੀ ਓਨਾ ਨੇ ਬੱਚਿਆਂ ਨੂੰ ਅਪਣਾ ਹਰ ਇੱਕ section ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਮਤਲਬ ਕੱਠੇ ਹੀ ਲੈਕੇ ਗਏ ਸੀ ਕਿ ਇੱਕ ਇੱਕ ਵਾਰੀ ਬੱਚੇ ਨੂੰ ਕਿ ਕਲੀ class ਨੂ ਲੈ ਗਏ ਸੀ mam ਮੈਂ ਨਾ ਐਦਾ ਕੀਤਾ ਸੀ divide ਕਰ ਲਿਆ ਸਿਗਾ ਬੱਚਿਆਂ ਨੂ ਕਿਉਂਕਿ ਮੇਰੇ ਕੋਲੇ {overlap }ਜੇਹੜੀ strength ਹੈ ਉਹ sixty three student ਦੀ ਹੈ ਨਾ ਤੇ ਓਦੇ ਲਈ ਫੇਰ ਏਦਾ ਹੋਇਆ ਵਈ ਮੈਂ ਕੱਠੇ ਬੱਚਿਆਂ ਨੂੰ ਏਦਾਂ allow ਨਹੀਂ ਕੀਤਾ ਸਿਗਾ sir ਨੇ ਕਿ ਬੱਚੇ ਮਤਲਬ ਕੀ ਥੋੜੇ ਜੇ ਸ਼ਰਾਰਤੀ ਵੀ ਨੇ ਹਣਾ ,ਤੇ distance ਜਿਵੇ ਨਵੇਂ ਸ਼ਹਰ ਦਾ ਹੇਗਾ ਇਥੋਂ ਦੀ ਅਹ ਚਾਹਲੀ ਕ kilometer ਦਾ ਤੇ sir ਕੇਂਦੇ ਜੇੜਾ ਤੁਸੀਂ ਨਵੰਬਰ ਵਿੱਚ ਕਰਵਾਇਆ ਸੀਗਾ , ਉਹ ਫੇਰ ਉਹ visit ਕਿਥੇ ਕਰਾਯਾ ਸੀ mam ਮੈਂ ninth nine saloon ਦੇ ਵਿੱਚ ਕਰਵਾਇਆ ਸੀ ਨਵਾਂ ਸ਼ਹਿਰ।

ਹਾਂਜੀ ਹਾਂਜੀ ਹਾਂਜੀ mam {overlap }ਮੈਂ ਦੋਨੋ ਅਪਣੇ visit ਜੇੜੇ ਹੈ ninth nine saloon ਦੇ ਵਿਚ ਲੈ ਕੇ ਗਈ ਸੀਗੀ ਤੇ ਮੈਨੂੰ ਜੇੜਾ first ਹੀ ਉਨ੍ਹਾਂਨੇ ਇਨਾ ਵਧੀਆ ਦਸਿਆ ਬੱਚਿਆਂ ਨੂ nail extension ਦੇ ਬਾਰੇ। ਤੇ ਉਨ੍ਹਾਂਨੇ nail art ਦਾ ਇਕ ਛੋਟਾ ਜੀਆ ਬੱਚੇ ਨੂੰ demo ਵੀ ਦਿਤਾ ਸੀਗਾ ਜਿਸਦੇ ਵਿਚ ਉਨ੍ਹਾਂਨੇ ਕਾਫ਼ੀ ਅੱਛੇ ਤਰੀਕੇ ਦੇ ਨਾਲ ਬੱਚੇ ਨੂੰ demo ਕਰ ਕੇ ਦਿਖਾਯਾ ਹਰ ਇਕ tool ਦੇ ਬਾਰੇ ਪੁਰੀ knowledge ਦੀਤੀ ,ਬੱਚਿਆਂ ਨੂੰ ,ਤੇ ਬੱਚਿਆਂ ਨੂੰ

ਹੈਨਾ ਤੇ skin ਦੇ ਬਾਰੇ knowledge ਦਿਤੀ ਬੱਚਿਆਂ ਨੂੰ skin ਦੇ ਲਈ ਉਨ੍ਹਾਂਨੇ cleansing proper ਇਕ

ਹਾਂਜੀ ਹਾਂਜੀ mam ਬਹੁਤ ਵਧੀਆ ਸਿਗਾ staff {overlap }ਬਹੁਤ cooperate ਕੀਤਾ ਉਨ੍ਹਾਂਨੇ ਮੈਨੂੰ personally ਵੀ ਬਹੁਤ ਵਧੀਆ ਤਰੀਕੇ ਨਾਲ ਕੋਈ ਵੀ document ਜੇੜਾ ਬਨਾਣਾ ਸੀ sign ਕਰਵਾਣੇ ਸੀਗੇ ਉਹ personally ਓਨਾ ਦੇ ਜੇੜੇ owner ਉਣਾਨੇ ਖੁਦ handle ਕੀਤਾ ਤੇ

ਹਾਂਜੀ ਹਾਂਜੀ ਇਦਾ ਮੇਰੇ ਖਿਆਲ ਵਧੀਆ ਲਗਦਾ ਬੱਚਿਆਂ ਨੂੰ ਵੀ ਕਿ next time ਵੀ ਕੀਤੇ ਜਿਦਾ ਮੈ ਚਾਉ ਜਾ ਕਿ ਹੁੰਦਾ ਹੈ ਕਿ ਨਾ ਕਿ ਆ ਸਕਦੇ ਹੈ ਨਾ ਊਨਾ ਨੂ response ਵਧੀਆ ਮਿਲਦਾ ਹੈ ਨਾ ਹਾਂਜੀ

ਮੈਂ ਪਹਿਲੀ ਵਾਰੀ ਲੈ ਕੇ ਗਈ ਸੀਗੀਤਾਂ ਓ ਕਹਿੰਦੇ ਸੀਗੇ ਜਿਦਾ ਤੁਸੀ ਕਹੋਗੇ ਉਸ ਤਰਾਹ ਅਸੀਂ ਕਰਵਾ ਦਿਆਂਗੇ ਤਾਂ ਊਨਾ ਨੇ ਵੀ ਜਿਦਾ ਤੀਨ ਦਿਨ ਲਗੇ ਸੀਗੇ ਬੱਚੇ ਨੂਪਹਿਲੇ ਦਿਨ ਉਂ ਜਿਦਾ ਕਯਾ ਉਨ੍ਹਾਂਨੂੰ

ਫੇਰ ਊਨਾ ਨੇ ਓਨਾ ਨੂ ਬਹੁਤ ਵਧੀਆ ਜਿਦਾ party makeup ਦਾ ਕਲੀ ਕਲੀ tools ਦਾਜੇਡੇ product use ਕਰਨੇ ਹਾਂ ਹਰ ਚੀਜ਼ ਦੇ ਕਲੇ ਕਲੇ ਬਾਰੇ ਦਸਿਆ ਹਾਂਜੀ ਫੇਰ ਦੂਜੇ ਦਿਨ ਫੇਰ ninth ਤੇ tenth ਦੀ strength ਜਿਆਦਾ ਸੀਗੀ ਫੇਰ ਓਨਾ ਨੂ combined ਦਿਤੀ ਸੀਗੀ ਫੇਰ ਊਨਾ ਨੂ ਫੇਰ ਇਨ੍ਹਾਂ ਨੇ ਮਹਿੰਦੀ ਦਾ ਓਰ nail art ਦੀ ਓਰ nail art ਦੀ ਕੇਡੀ tool ਕੇਡੇ ਕੇਡੇ ਤਰੀਕੇ ਅੱਜ ਕੇਡੇ ਕੇਡੇ type ਦੇ ਅਸੀਂ ਕਰ ਸਕਦੇ ਕੇਡੇ ਕੇਡੇ design ਕੇਡੀ ਕੇਡੀ accessories ਵਗੈਰਾ use ਕਰ ਸਕਦੇ ਹਾਂ ਹੈ ਨਾ ਏਦਾਂ ਦੇ ਸਾਰੇ ਚੀਜ਼ਾਂ ਬਾਰੇ ਦਸਿਆ ਕੀਯੋ ਏਥੇ ਉਹ ਚੀਜਾਂ ਜਿਦਾ village ਵਿਚ ਏਨੀਆਂ ਨਈ facilities ਨਈ ਹੁੰਦਿਆਂ ਤੇ ਬੱਚਿਆਂ ਨੂ ਏਨੀ knowledge ਮਿਲ ਸਕੇ ਕੇ ਓਨਾ ਕੋਲ ਅੱਜ ਕਲ ਦੀਆ modern technique ਸਾਰੀਆਂ ਸਿਗਿਆ facilities ਹਾਂਜੀ ਬਹੁਤ ਵਧੀਆ ਰਇਆ ਓਰ ਓਥੇ plus one ਸੀ plus one ਦੀ strength ਜ਼ਿਆਦਾ ਕਰਕੇ ਫੇਰ ਓਨਾ ਨੂ ਕਲੀ ਨੂ ਲੈ ਕੇ ਗਏ ਊਨਾ ਨੂ ਵੀ ਜਿਦਾ cuttings ਸਿਖਾਇਆ ਅਲੱਗ ਅਲੱਗ ਤਰਾਂ ਦੀਆ ਤੇ ਫੇਰ ਓਦੇ ਵਿਚ ਏਨਾ ਨੂ ਆਹ hairstyle ਕਰਵਾਇਆ ਸੀਗਾ party ਵਾਲਾ ਬਹੁਤ ਵਧੀਆ ਕਰਵਾਇਆ response ਬਹੁਤ ਵਧੀਆ ਰਿਆ ਓਨਾ ਦਾ ਜਿਵੇ ਸੀ ਪਹਿਲੀ ਵਾਰੀ ਮੈਂ ਜਿਦਾ ਲੈਕੇ ਗਈ ਸੀ ਓਥੇ ਓਨਾ ਨੂ ਵੀ ਨੀ ਪਤਾ ਸੀਗਾ ਕਿ ਇਹ ਵੀ ਟ੍ਰੇਨ ਹਾ ਤੇ ਮੈਨੂੰ ਵੀ ਮੈਂ ਵੈਸੇ ਇੱਕ ਵਾਰੀ ਫੋਨ ਤੇ ਹੀ permission ਲਈ ਸੀਗੀ ਤਾ ਫਿਰ ਮੈਨੂੰ ਲਗਾ ਕਿਪਹਿਲੀ ਵਾਰੀ ਇਨਾ ਨੂ ਪਤਾ ਨੀ ਹੇਗਾ ਕਿ ਮੈਂ permission ਲੈਣ ਵੀ ਗਈ ਸੀਗੀ ਓਥੇ ਤੇ ਓ ਕਹਿੰਦੇ ਕੋਈ ਨੀ ਤੁਸੀ ਆ ਸਕਦੇ ਹੋ ਤਿਨ ਦਿਨ ਹਾਂਜੀ ਹਾਂਜੀ

ਹਾਂਜੀ mam ninth nine ਬਹੁਤ ਵਧੀਆ ਹੈ ਮੈਂ ਇਸ ਤੋਂ ਪਹਿਲਾਂ madam orange ਦੇ ਵਿਚ ਵੀ ਲੈ ਕੇ ਗਈ ਹਾਂ orange ਚ ਲੈ ਕ ਗਈ ਹਾਂ ਇਸ ਤੋਂ ਅਲਾਵਾ ਐ ਅਪਣਾ ਹੈਗਾ ਇੱਕ ਹੋਰ ਵੀ saloon ਸੀਗਾ ਏਥੇ ਸਾਡੇ ਨਾ local ਹੇਗਾ hair and ਕਯਾ ਕਹਿੰਦੇ ਹੈ ਏ razor ਕਰ ਕੇ ਹੇਗਾ ਬਹੁਤ ਓ ਵੀ ਬਹੁਤ ਵਧੀਆ ਸੀਗਾ ਓਨਾ ਨੇ ਵੀ ਜਿਦਾ ਹੁਣ ਬੱਚਿਆਂ ਨੂ industry visit ਦੇ ਉਤੇ ਇੱਕ ਅਪਣਾ hair ਦਾ demo ਦਿਤਾ ਸੀਗਾ ਤੇ ਬੱਚਿਆਂ ਦੇ ਨਾਲ ਕਾਫੀ ਅੱਛੇ ਤਰੀਕੇ ਨਾਲ deal ਕੀਤਾ in fact ਸਚੀ ਦਸਾ ਤਾ ਮੇਰੇ ਕਾਫੀ ਸਾਰੇ ਬੱਚੇ ਇਸ ਤਰਾਂ ਦੇ ਨੇ ਜੇੜੇ industry visit ਤੋਂ ਬਹੁਤ ਕੁਛ ਸਿੱਖ ਕੇ ਆਏ ਨੇ ਤੇ ਊਨਾ ਨੇ ਆ ਕੇ ਉਸ ਚੀਜ਼ ਦਾ demo ਸਕੂਲ ਦੇ ਵਿਚ ਆਕੇ ਖੁਦ ਵੀ ਕੀਤਾ ਤੇ ਘਰੇ ਵੀ ਹੁਣ practice ਕਰਦੇ ਹੈ ਜੋ ਓਨਾ ਨੇ product ਦਸੇ ਓਨਾ ਨੇ ਉਹ ਮਤਲਬ ਕਿ ਜੇੜੇ ਜੇੜੇ ਬੱਚਿਆਂ ਤੋਂ buy ਹੋ ਸਕੇ ਇਕ ਦੂਜੇ ਦੀ help ਦੇ ਨਾਲ ਓ buy ਕੀਤੇ ਤੇ ਸਕੂਲ ਦੇ ਵਿਚ ਜੇੜੇ product ਸਨ ਓ government ਵਲੋਂ grant ਆਂਦੀ ਹੈ ਕੇਸਰੀ grantਆਂਦੀ ਹੈ ਯਾ ਸਮਾਨ ਆਂਦਾ ਹੈ ਹੈ ਨਾ

ਤਾ ਇਨਾ ਨੂੰ ਪਤਾ ਹੀ ਹੁੰਦਾ ਕਿ local area ਚਕੇਡੇ ਕੇਡੇ ਹਾ ਇਸ ਲਈ ਥੋੜੀ ਦੂਰ ਪੈਂਤੀ kilometer ਲੈਕੇ ਗਈ ਸਾਡੇ ਏਥੇ ਸਕੂਲ ਚ ਪੈਂਤੀ kilometer ਦਾ distance ਸੀਗਾ ਤਾ ਬੱਚਿਆਂ ਨੂ ਓਦਰ ਦੀਯਾਆ ਗੱਲ ਕਰਤਾ ਰਹੇ ਹੈ modern technique ਬਾਰੇ ਪਤਾ ਲਗੇ ਤੇ local ਤੇ ਇਨਾ ਨੂੰ ਪਤਾ ਹੀ ਨਈ ਹੁੰਦੀਆਂ ਨਾ ਚੀਜ਼ਾਂ ਤੇ new things ਤੇ distance ਤੇ ਲੈਣਾ ਪੈਣਾ ਹੈ ਏਡੀ ਦੂਰ ਜਾਣਾ ਹੀ ਪੈਂਦਾ ਹੈ ਹੈ ਨਾ ਹਾਂਜੀ

knowledge ਹੋਣੀ ਜ਼ਰੂਰੀ ਹੈ ਹੈ ਨਾ ਓ ਹੈ ਕਿ ਅਸੀਂ ਸਕੂਲ ਚ ਓ ਹੈ ਕਿ ਜ਼ਰੂਰੀ ਨੀ ਕਿ ਏਨੀ ਸਾਨੂੰ government grant ਵੀ ਦੇਂਦੀ ਕਿਹਰ ਚੀਜ਼ available ਹੋ ਜੇ ਹੈ ਨਾ

ਉਹ industry visit ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂ ਕਿਉਕਿ ਜੇ ਅਸੀਂ industry visit ਕਰਵਾਨੇ ਹਾਂ ਬੱਚਿਆਂ ਨੂ ਓਦੇ ਵਿਚ ਕਿਆ ਹੁੰਦਾ ਹੈ ਬੱਚਾ ਇਕ ਅਲਗ ਮਹੌਲ ਚ ਜਾਂਦਾ ਹੈ ਹੁਣ ਜਿਵੇ saloon ਕਿਉਕਿ ਇਹ ਹੈਗੇ ਬੱਚੇ ਸਾਰੇ ਅਹ ਜੇੜੇ ਹੈਗੇ rural area ਤੋਂ ਯਦੀ ਅਰਬਨ area ਦੇ ਵਿਚ ਜਾਂਦੇ ਹੈ ਤੇ ਓਥੇ ਜਾਕੇ ਓਥੇ ਜਾਕੇ ਏਹੇ ਦੇਖਦੇ ਨੇ ਇੱਕ saloon ਦਾ atmosphere ਕਿੰਨਾ neat and clean ਹੈ ਹੈ ਨਾ ਕੀਨੀਆ ਵਧੀਆ ਵਧੀਆ

ਬਿਲਕੁਲ ਫਿਰ ਇਨਾ ਦੇ ਅੰਦਰ ਓ ਉਮੀਦ ਓ ਚੀਜ਼ਾਂ ਜਾਗਦਿਆਂ ਨੇ ਵੀ ਹਾਂਏਥੇ ਏਨੇ ਵਧੀਆ ਤਰੀਕੇ ਨਾਲ ਸਾਰੇ ਰਹਿੰਦੇ ਹੈ ਕਿ ਕਲ ਨੂ ਕਲ ਨੂ ਜੇ ਸਾਡਾ ਮਤਲਬ ਕਿ ਕਈ ਬੱਚੇ ਏਦਾਂ ਦੇ ਜੇੜੇ study ਪੱਖੋਂ ਨਈ ਹੁੰਦੇ ਏਨੇ ਵਧੀਆ ਹੈ ਨਾ ਇਹ ਉਨ੍ਹਾਂ ਦੇ ਹੱਥ ਦੇ ਵਿੱਚ ਇੱਕ ਹੁਨਰ ਹੈ ਹੈ ਨਾ ਤੇ ਉਸ ਚੀਜ਼ ਨੂ ਨਿਖਾਰਦੇ ਨੇ ਵੇ ਅਸੀਂ ਜੇ ਅਸੀਂ study ,ਵਾਲੇ ਪਾਸੇ ਨਈ ਜਾ ਪਾ ਰਏ ਕੋਈ ਦਿੱਕਤ ਨਹੀਂ ਅਸੀਂ ਏਦਾਂ ਦੀ mam ਸਾਨੂ visit ਕਰਵਾਂਦੇ ਨੇ ਸਾਨੂ ਨਵੀ ਨਵੀ ਚੀਜ਼ਾਂ ਦਿਖਾਂਦੇ ਨੇ ਅਸੀਂ ਏਨਾ ਨੂੰ

effective ਬਹੁਤ ਹੋਈ ਹੈ ਊਨਾ ਤੋਂ card ਵੀ ਲੈ ਕੇ ਆਏ ਹੈ ਕਹਿੰਦੇ ਕੇ ਅਸੀਂ ਅਗਰ next ਹੋਰ highest study ਲਈ ਏਦੇ ਵਿਚ ਕਰਨਾ ਹੋਵੇ ਤਾਂ ਅਸੀਂ ਇਥੇ ਆਣਾ ਚਉਣੇ ਹਾ ਏਨੇ ਵਧੀਆ ਤਰੀਕੇ ਨਾਲ ਕਰਵਾਇਆ ਹੈ ਨਾ ਬਹੁਤਹੀ modify ਹੋ ਗਏ ਬੱਚੇ modify ਹੋਣਾ ਉਣਾਦਾ ਯਾਨੀ ਕਿ ਪਹਲੇ ਗਏ ਸੀ ਨਾ ਪਰ ਓਨਾ ਨੂ ਦੇਖ ਕੇ ਨਾ ਓਨਾ ਦੇ ਵਿਚ inspire ਆਯਾ ਅਸੀਂ ਕਰਨਾ ਹੀ ਹ ਆ ਚੀਜ਼ ਹੈ ਨਾ ਹਾਂਜੀ ਹਾਂਜੀ ਅੱਛਾ ਅੱਛਾ ਤੁਸੀ ਏ ਦੇਖੋ ਜਦੋ ਮੈ ਪਹਿਲੀ visit ਕਰਵਾਇਆ ਨਾ ਉਸ time ਦੇ ਵਿਚ ਜੇੜੇ ਮੇਰੇ ਪਹਲੇ session ਸੀਗੇ ਊਨਾ ਦੇ ਵਿਚ ਮੇਰੇ ਕੋਲੇ boys ਹੀ ਸੀਗੇ ਇਸ session ਦੇ ਵਿਚ ਮੇਰੇ ਕੋਲ boys ਨਈ ਹੈ ਪਿਛਲੇ ਤੋਂ ਪਿਛਲੇ session ਵਿਚ ਮੇਰੇ ਕੋਲ boys ਸੀਗੇ ਅਸੀਂ ਓਨਾ ਨੂ ਜਦੋ ਓਥੇ ਲੈ ਕੇ ਗਏ orange institute ਊਨਾ ਨੇ ਕਿ ਕੀਤਾ ਊਨਾ ਨੇ front ਚ ਹੀ makeup ਦਿਖਾਯਾ ਤਾਂ ਮਤਲਬਏ ਹੈਰਾਨ ਰਹ ਗਏ ਕਿ ਇਕ ਅਸੀਂ natural makeup ਦੇਖਦੇ ਹਾਂ ਯਾ bridal makeup normally ਦੇਖਦੇ ਹਾਂ ਬੀ fantasy makeup ਭੀ ਕੋਈ different type ਦਾ makeup ਹੈ ਓਦੇ ਵਿਚ ਜਦੋ ਓਨਾ ਨੇ tattoos ਵਗੈਰਾ ਬਣਾਏ ਬੱਚਿਆਂ ਦੇ ਹੱਥ ਦੇ ਉਤੇ ਬਣਾ ਕੇ ਦਿਖਾਏ ਓਨਾ ਦੇ ਓਨਾ ਨੂ ਅ ਖੁਦ brush ਪਕੜਾਏ ਕਿ ਤੁਸੀ ਖੁਦ ਬਣਾ ਕੇ ਦੇਖੋ ਤੁਸੀ ਇਸ ਚੀਜ਼ ਨੂ practice ਕਰੋ

ਹਾਂਜੀ ਹਾਂਜੀ ਬਿਲਕੁਲ new technique ਜੇਡੇ ਨਾਲੇ ਹੀ rural ਚ ਦੇਖਣ ਨੂ ਨਈ ਮਿਲਦੀ ਅਪਾ ਨੂ urban ਚ ਹੀ ਮਿਲਦੀਆਂ ਨੇ ਹੈ ਨਾ ਤਾ ਇਸ ਲਈ ਜੇੜਾ industry visit ਹੈ ਬੀ ਐ ਆਪਾ ਨੂੰ ਬਹੁਤ benefit ਹੈ ਇਸ ਚੀਜ਼ ਦਾ ਆਪਾ ਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇੜਾ ਆਪਾ ਨੂ ਮੌਕਾ

ਅਗਰ time ਤੇ ਆਵੇ ਹੈ ਨਾ ਤਾ ਸਾਲ ਚ ਚਾਰ ਵਰੀ ਹੋ ਸਕਦੀ ਹੈ ਹੈ ਨਾ ਹੋ ਜਾ ਸਕਦੀ ਹੈ ਚਾਰ ਵਾਰ ਵੈਸੇ ਵੀ ਬੱਚਿਆਂ ਨੂ ਹੁੰਦਾ ਮਹੌਲ change ਕਰਨਾ ਯਾ ਇਥੋਂ ਥੋੜਾ ਜੇਹਾ ਹੋਯੀਏ ਥੋੜਾ ਜਾ ਏਦਾ ਅਲਗ area ਚ ਜਾਈਏ ਹਾਲਾਂ ਕਿਉਂਕਿ ਹਰ ਹੁਣ ਤਾਂ ਪਹਿਲਾ ਤਾ ਸਾਰਾ ਕੁਛ ਇਕੋ ਜਨਾ ਕਰਵਾ ਸਕਦਾ ਸੀ ਹੁਣ ਹਰ ਚੀਜ਼ ਅਲਗ ਅਲਗ expert ਦ੍ਵਾਰਾ ਅਲਗ ਅਲਗ ਚੀਜ਼ਾਂ ਕਰਵਾਇਆ ਜਾਂਦੀਆਂ ਹੈ ਨਾ ਅਲਗ ਅਲਗ ਸਾਰੇ artist ਵਾ nail artist ਅਲਗ ਹਾ ਨਾ

ਓਨਾ ਦੇ mind ਚ ਹੁੰਦਾ ਕਿ ਕਿਸ ਅਹ ਤਰਾਹ ਸਜਾਣਾ ਹੈ ਹੈ ਨਾ ਓਦੇ ਲਈ ਉਦਾ ਮੈਨੂੰ

ਫਰਕ ਪੈਂਦਾ ਹੈ ਬਾਰ ਬਾਰ ਜਾਵੇ ਅਲਗ ਅਲਗ ਚੀਜ਼ਾਂ ਹੋਣ ਅਲਗ ਅਲਗ ਇਹ ਹਾਂਜੀ inspire ਹੋਣ ਲੱਗ ਜਾਂਦੇ ਹੈਨਾ ਵਧੀਆ ਰਹਿੰਦਾ ਹੈ ਹੋਣਾ ਚਾਹੀਦਾ

ਹੋਂਦ ਨਾ ਕੀ ਜੇੜਾ ਆਪਾ rural area ਦੇ ਵਿਚ ਜਿਦਾ visit ਕਰਵਾਨੇ ਹਾਂ ਓਥੇ ਕਿ ਹੈ ਹਰ ਚੀਜ਼ limited ਹੈ ਪਰ ਜਦੋ ਆਪਾ urban ਦੇ ਵਿਚ visit ਕਰਵਾਨੇ ਬੱਚਿਆਂ ਦੀਓਥੇ atmosphere ਵੀ different ਹੈ ਹਰ ਚੀਜ਼ different ਹੈ ਹਰ advance technology ਹੈ ਹੈ ਨਾ ਬੱਚਿਆਂ ਨੂ ਲਗਦਾ ਹੈ ਕੀ ਅੱਛਾ ਇਦਾ ਵੀ ਹੋ ਸਕਦਾ ਹੈ ਇਦਾ ਵੀ ਹੋ ਸਕਦਾ ਹੈ

different ਹੁੰਦੀਆਂ ਤੇ ਹਰ ਚੀਜ਼ ਤੋਂ surprise ਹੁੰਦੇ ਕਿ ਆ ਚੀਜ਼ ਅਸੀਂ ਤਾ ਦੇਖੀ ਨਾ ਕਦੀ ਹੈ ਨਾ first time ਦੇਖੀ ਹਾ ਯਾ ਫੋਨ ਵਗੈਰਾ ਚ ਦੇਖੀ ਹਾ ਏਦਾਂ actual ਚ ਨਈ ਕਦੀ ਦੇਖੀ ਹੁੰਦੀ ਓ ਚੀਜ਼ ਨੂ face ਕਰਨਾ ਓਨੁ use ਕਰਨਾ ਫੇਰ ਵਧੀਆ ਲਗਦਾ ਨਾਲੇ ਨਾਲੇ ਜੇੜੇ makeup ਦੇ product ਨੇ ਓ ਜੇੜੇ ਹੁਣ ਜਿਦਾ ਆਪਾ ਮ ਕੋਈ ਵੀ ਆਪਾ ਇੱਕ normal ਓਦਾ ਦੇਖੀਏ ਹੈ ਨਾ ਛੋਟੇ beauty parlor ਦਾ ਯਾ ਹੈ ਨਾ ਘਰੇ ਆਪਾ makeup ਕਈ ਵਰੀ ਕਰਦੇ ਹਾਂ ਜੇੜੇ ਓਥੇ product ਏਨੇ high quality ਦੇ ਨਈ ਹੁੰਦੇ ਏਥੇ ਕਿ ਹੈ ਕਿ advance area ਹੋਣ ਕਰਕੇ advance product ਹੁੰਦੇ ਨੇ

ਏਨਾ ਕ product ਲਗਾਇਆ ਏਨਾ ਕ product ਲਗਾਇਆ ਓਰ ਏਨਾ ਅੱਛਾ makeup ਹੋ ਗਿਆ

ਇਥੇ ਇਨਾ time ਨੀ ਹੁੰਦਾ ਹੈਗਾ ਕਿ ਉਨੇ time ਚ ਅਸੀਂ ਏਨਾ ਨਹੀਂ ਕਰਵਾ ਸਕਦੇ ਜਿਨਾਂ ਕਰਵਾਣਾ ਕਰਵਾ ਤਾ ਦਿੰਦੇ ਹਾ ਪਰ ਫੇਰ ਵੀ ਜੇੜਾ ਬੱਚੇ ਨੇ ਕਿਸੀ special artist

ਉਹ ਹਾਂ ਹਮ ਉਹ different way ਦਾਉਦਾ interest create ਕਰਦੇ ਹੈ ਨਾ ਉਸ ਚੀਜਾਂ ਹਾਂਜੀ ਹਾਂਜੀ

ninth nine saloon ਚ ਲੈ ਕੇ ਜਾਵਾਂ ਓਦਰ ਤਾ ਸਾੜੇ ਹੋਸ਼ਿਆਰਪੁਰ ਵੀ ਹੈਗਾ ਪਰ ਇਹ ਹੈ ਕੀ ਛੋਟਾ ਜੇਹਾ ਇਹ ਤੇ ਫੇਰ

ਬੱਚਿਆਂ ਨੂ ਦਸਦੇ ਹੈ ਵੀ ਤੁਸੀ ਅਗੇ ਕਿਵੇਂ ਕਰ ਸਕਦੇ even ਇਨਾ ਕੋਲੇ job ਵੀ ਨੇ ਜੇ ਕੋਈ ਬੱਚਾ ਇਨਾ ਕੋਲੇ internship ਵਗੈਰਾ ਕੁਛ ਕਰਦਾ ਹੈ ਅਗੇ course join ਕਰਦਾ ਹੈ ਤਾ ਏ ਬੱਚੇ ਨੂ ਏਹ ਨੀ ਹੈਗਾ ਕਿ ਬੱਚਾ ਕਮ ਸਿੱਖਿਆ ਤੇ ਚਲੋ ਜੀ ਓਦਾਂ ਮਤਲਬ ਛੁਟ ਗਿਆ ਹੈ ਨਾ ਘਰੇ ਬੈਠ

ਹਾਂਜੀ ਇੱਕ education ਹੀ ਇੱਕ ਏਦਾਂ ਦੀ education ਕਿ ਬੱਚਾ ਭੁਕਾ ਨੀ ਮਰ ਸਕਦਾ ਅਗਰ ਕਾਰ ਚਾਹੇ ਤਾ ਨਾ ਇਨਾ ਦੇ through ਏਨਾ ਤੋਹ ਹੋਸਕਦਾ ਕੁਛ ਬੱਚੇ ਉਹ ਵੀ ਹੁੰਦੀ institute ਇਦਾ ਦੇ ਵੀ industries ਹੁੰਦੀਆਂ ਕੀ ਬੱਚਿਆਂ ਦੀ economical condition ਨੂੰ ਦੇਖ ਕੇ ਬਹੁਤ ਕੁਛ ਉਹ ਕਰ ਲੈਂਦੇ ਹੈ ਨਾ ਊਨਾ ਦੀ ਫੀਸ ਘਟ ਕਰ ਦੇਂਦੇ ਹੈ ਅਗਰ training ਲੈਣੀ ਹੈ ਨਾ

ਕਿ ਅਗਰ ਬੱਚੇ ਚਾਉਂਦੇ ਅਗਰ ਨਈ ਕਰ ਸਕਦੇ offer ਕਰਦੇ ਹਾ ਕਿ ਹਾਂ ਅਸੀਂ ਕੁਛ ਕਰਾਂਗੇ ਇਨਾ ਦੇ ਲਈ ਹੈ ਨਾ ਹਾਂਜੀ ਵਧੀਆ ਏਦਾਂ

ਉਨ੍ਹਾਂ ਦਾ ਮਹੌਲ change ਹੋ ਜਾਂਦਾ ਹੈ ਇਕ ਤਾ ਜਾਂਦਾ ਤਾ

booking ਕਰਵਾਂਦੇ ਹੋ five hundred ਪਹਿਲਾ advance ਦੇ ਕੇ ਭੀ ਜਦੋ ਤੁਆੜੀ plus two ਹੋ ਜੇ ਗੀ ਤੁਸੀ ਜਦੋ ਮਰਜ਼ੀ ਆਕੇ ਤੁਆਡੇ ਲਈ ਫੀਸ ਏਹੀ ਰਹੂਗੀ ten thousand ਦੇ ਵਿਚ ਅਸੀਂ ਅਸੀਂ ਤੁਹਾਨੂੰ nail makeup ਦਾ ਤੇ nail ਦਾ course ਦੋ course ਕਰਵਾ ਦੰਗੇਹ ਸਿਰਫ ten thousand ਦੇ ਵਿਚ ਮਤਲਬ ਕੋਈ ਬੱਚਿਆਂ ਨੂੰ economically ਵੀ ਬੱਚਿਆਂ ਦੀ help ਕਰ ਰਏ ਹੈ ਔਰ

cosmtolligy ਦੀ ਤੇ ਬਹੁਤ ਨੇ ਕਯਾ ਬਹੁਤ costly ਹੈ ਲੇਕਿਨ ਏ ਬੱਚਿਆਂ ਨੂ ਉਪਰ ਚੁੱਕਣ ਦੀ ਤੇ ਕੋਸ਼ਿਸ਼ ਕਰਦੇ ਹਾ ਕਿ ਚਲੋ ਕੋਈ ਨੀ ਐਸੀ ਇਨਾ ਜ਼ਰੂਰੀ ਨੀ ਕਿ ਇਨਾ ਤੋਂ ਹੀ profit ਕਮਾਉਣਾ ਹੈ ਨਾ ਬੱਚਾ least ਆਪਣੇ ਹੱਥਾਂ ਤੇ ਖੜੇ ਹੋ ਜਾਣ ਏ ਵੀ ਓਦਾਂ ਦੇਖਦੇ ਹੈ ਕਾਫ਼ੀ ਮੈਨੂੰ ਤਾ ਹੈਰਾਨੀ ਹੋਈਕਿ ਓ ਕਹਿੰਦੇ ਕਿ even ਬੱਚੇ ਵੀ ਬੱਚਿਆਂ ਨੂ ਵੀ ਕਹਿੰਦੇ ਸੀਗੇ ਕਿ ਸਾਨੂ card ਦਯੋ ਕਿ ਅਸੀਂ ਸਿੱਖਣਾ ਹਾਂ ਯਾਨੀ ਕਿ industry ਬੱਚੇ ਬੜੇ effective ਹੁੰਦੇ ਹੈ ਇਨਾ ਚੀਜ਼ਾਂ ਤੋਂ ਕੇ ਓਨਾ ਨੂੰ ਏਨੀਆਂ ਏਨੀ ਯਾਨੀਕੀ rural area ਚ ਏਨੀ facilities ਮਿਲਦੀਆਂ ਨੀ ਹੈਗੀਆਂ ਹਰ ਚੀਜ਼ ਦੀ knowledge ਨੀ ਹੁੰਦੀ ਹੇਗੀ industry ਤੋਂ ਕਾਫ਼ੀ ਚੀਜ਼ਾਂ ਸਿੱਖਣ ਨੂ ਮਿਲਿਆ ਹੈਗੀਆਂ ਹਾਂਜੀ ਹਾਂਜੀ

ਮੇਰੇ ਮੇਰੇ ਹਿਸਾਬ ਨਾਲ ਤਾਂ ਆਪਾ ਬੱਚਿਆਂ ਨੂ ਜਿਨਾ ਹੋ ਸਕੇ ਇਸ ਚੀਜ਼ ਲਈ encourage ਕਰੀਏ ਹੈ ਨਾ ਇਸ subject ਵਾਸਤੇ ਵੀ ਹਾਂਜੀ ਓਨਾ ਦਾ ਜੇੜਾ ਕਹਿੰਦੇ ਇਕ ਓਨਾ ਦਾ ਜੇੜਾ down ਹੋ ਚੁਕਿਆ ਹੈ ਨਾ ਸੁਨ ਸੁਨ ਕੇ ਕੀ ਅਸੀਂ ਅਸੀਂ ਕਿ ਪੱੜ ਨੀ ਸਕਦੇ ਆ ਕੁਛ ਨੀ ਆਪਾ motivation ਊਨਾ ਦੀ ਵਧਾਯਿਏ ਕਿ ਦੇਖੋ ਤੁਸੀ ਅਗਰ ਏ subject join ਕਰਦੇ ਹੋ ਤਾ ਤੁਆਨੁ ਬਹੁਤ ਫਾਇਦੇ ਨੇ ਕੀ ਤੁਸੀਂ ਏਦੇ

subject ਵਗੈਰਾ ਕਰਦੇ ਹੈ ਨਾ ਓਦੇ ਵਿਚ ਇਨਾ ਨੂ ਹਰ ਚੀਜ਼ learn ਕਰਨੀ ਪੈਂਦੀ ਹਾ ਇਦੇ ਵਿਚ ਸਾਮਣੇ ਕੋਈ practical ਨੀ ਹੁੰਦਾ ਨਾ ਜਦੋ ਕਿਸੀ ਚੀਜ਼ ਨੂ practically ਉਸ ਚੀਜ਼ ਨੂ ਕਰਦੇ ਹੋ easily ਬੱਚਾ ਸਿਖਦਾ ਹੈ ਨਾ ਤਾਹੀ ਚੀਜ਼ਾਂ ਜੋ ਹੁੰਦੀਆਂ ਦੇਖ ਕੇ ਉਦੇ ਵਿੱਚ ਜਾਕੇ ਕਰਨ ਦੀ understanding ਹੈ ਕਿ ਸਮਝਣਾ ਹੈ ਕਿ ਕਿਵੇਂ ਕੀਤਾ ਸੀ ਨੀ ਤੇ ਆਪਣੇ according ਵੀ ਕਰ ਸਕਦੇ ਹੈ ਹੈ ਨਾ ਹੁਣ ਕਈ ਚੀਜ਼ਾਂ ਸੀ ਇਥੇ ਕਰਿਆ ਹੀ ਨੀ ਸਿਗਿਆ ਓਥੋਂ ਸਿੱਖ ਕੇ ਆਏ ਫੇਰ ਏਥੇ ਆਕੇ ਓਨਾ ਨੇ ਇਸੇ ਕਰਕੇ ਕਰਨ ਲਗੇ ਕੀ mam ਅਸੀਂ ਏਥੇ ਆਕੇ ਵੀ ਏਦਾਂ ਕਰਨਾ ਇਕ ਵਾਰੀ practice ਕਰਵਾ ਕੇ ਦੇਖਣੀ ਸੀ ਕਿ ਬੱਚਿਆਂ ਨੇ practise ਕੀਤੀ ਕਾਫ਼ੀ ਉਪਰੋਂ ਊਨਾ ਨੂ ਵਧੀਆ ਲਗਾ ਕਿ ਏਦਾਂ ਕਰੋਂਗੇ ਹਰ ਚੀਜ਼ ਨੂ step ਨੂ ਊਨਾ ਨੇ ਇਨੀ ਬਰੀਕੀ ਨਾਲ ਨੀ ਦੇਖਿਆ ਏਦਾਂ ਨੀ ਤੇ ਏਦਾਂ ਪਕੜਨੀ ਹੈ ਨਾ ਹਰ ਚੀਜ਼ ਨੂ ਕਿਦਾਂ ਕਿਤਾ ਵਧੀਆ ਤਰਾਂ practice ਕਰਦੇ ਰਏ ਦੋ ਦਿਨ ਹੁਣ ਵੀ ਕਹਿੰਦੇ ਸੀਗੇ ਅਸੀਂ ਉਹ ਵੀ ਕਰਨਾ nail art ਕਰ ਕੇ ਦੇਖਣੇ ਜੇੜੀ ਊਨਾ ਨੇ ਕਾਰਵਾਈ ਸੀਗੀ ਹਾਂਜੀ ਬਹੁਤ ਵਧੀਆ ਗੱਲ

ਔਰ ਬੱਚੇ industry visit ਨੂ ਪੂਰਾ enjoy ਕਰਦੇ ਨੇ ਹੈ ਨਾ

ਇੱਕ ਹਾਂ ਜਿਦਾ ਇਦਾ ਹੁੰਦਾ ਹੈ ਕਿ ਕਈ ਬੱਚੇ ਜਾਂਦੇ ਨੇ ਕਿ ਕੀਤੇ ਹੋਰ ਹੋਵੇ ਓਥੇ ਜਾਣ ਨੂ ਥੋੜਾ ਕਰਦੇ ਹੈ ਕਿ ਨੀ ਅਸੀਂ ਨਈ ਜਾਣਾ ਇਸੀ ਲਈ ਨਾ ਬੱਚੇ ਉਹ ਕਹਿੰਦੇ ਕੀ ਜਾਣਾ ਹੈ ਜੇ ਕਹੋਗੇ ਕੀ ਤੁਸੀਂ

parents ਵੀ ਮਨ ਜਾਂਦੇ ਹੈ ਬਿਲਕੁਲ parents ਵੀ ਮਨ ਜਾਂਦੇ ਹੈ ਬੀ ਹਾਂ ਬੀ ਕੋਈ ਗੱਲ ਨੀ ਅਸੀਂ ਬੱਚੇ ਨੂ ਜੇ ਬੱਚਾ ਸਾਡਾ ਕੁਛ ਸਿੱਖੇਗਾ ਹੈਨਾ

ਬੱਚੇ ਕਹਿੰਦੇ ਕਿ ਸਾਨੂੰ ਹਰ ਮਹੀਨੇ ਲੈ ਜਾਯਾ ਕਰੋ ਸਾਨੂੰ ਤੇ ਬਹੁਤ ਵਦੀਆ ਲਗਦਾ ਹੈ ਹਰ ਮਹੀਨੇ ਹੋਣਾ ਚਾਹੀਦਾ ਹੈ

ਅਸੀਂ ਤੇ ਲੈ ਚਲਿਆ ਕਰੀਏ ਹਰ ਮਹੀਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾ ਹੈ ਬੱਚੇ ਤਾ ਚਾਂਦੇ ਹੈ madam ਹੁਣ ਐ possible ਨੀ ਹੈਗਾ ਨਾ ਅੱਛਾ ਦੇਖੋ ਓਨਾ ਦੇ ਦੇਖਾ ਦੇਖ਼ੀ ਜੇੜੇ ਦੂਜੇ ਬੱਚੇ ਨੇ industry visit ਵਾਸਤੇ ਉਹ ਵੀ ਕਹਿੰਦੇ ਨੇ ਕਿ ਹਾਂ mam ਅਗਰ ਏਦਾਂ ਹੁਣ ਮੇਰੇ ਕੋਲ ਇਸ ਵਾਰੀ ਜੇੜਾ session ਆਣਾ ਹੈ ਅੱਠਵੀ class ਦੇ ਵਿੱਚ ਊਨਾ ਕੁੜੀਆਂ ਨੇ ਪਹਿਲਾਂ ਹੀ ਆਪਣੇ name ਲਿਖਾਣੇ ਸ਼ੁਰੂ ਕਰ ਦਿਤੇ ਨੇ

ਕਿ ਊਨਾ ਨੂ ਸਿੱਖਣ ਨੂ ਕਿਨਾ ਕੁਛ ਮਿਲਦਾ ਹੈ ਸਾਨੂ ਨੀ ਲੈ ਕੇ ਜਾਂਦੇ ਹੈਗੇ

ਕੋਈ option ਨੀ ਹੈਗੇ industry visit ਤੇ ਜਾ ਕੇ ਅਸੀਂ ਵੀ ਸਿੱਖ ਲਵਾਂਗੇ ਕੁਛ

ਦਿਖਾਇਆ ਕੇ nail art ਕੀਤੀ ਹੁਈ ਹੈ ਸਾੜੇ ਹੱਥ ਤੇ ਤੇ ਬੱਚੇ ਉਸ ਚੀਜ਼ ਨੂ ਦੇਖ ਕੇ ਬੜਾ ਖੁਸ਼ ਹੋਏ ਇਨਾ ਦੇ ਇਨੀ ਸਾਰੀ ਹੋਰ ਉਸ ਦੇਖੋ industry

ਕਿਦਾ ਕੀਤਾ ਸਾਰਾ ਕੁੱਛ ਪੁੱਛ ਲਿਆ ਕਿ ਕਿ ਕਿ ਕੀਤਾ ਊਨਾ ਚ interest ਪਹਿਲਾ ਹੀ ਨਾ ਕਿ ਕੀਤੇ ਹੀ subject ਸੀਗਾ

ਬਹੁਤ ਵਧੀਆ ਚੀਜ਼ ਹੈ ਜੇੜਾ government ਨੇ ਏ ਚੀਜ਼ ਚਲਾਈ ਹੈ ਕਿ ਬੱਚਿਆਂ ਨੂ industry ਦਿਖਾਓ ਕਿਉਂਕਿ ਜਦੋ ਤਕ ਬੱਚੇ industry ਨੂ ਨੀ ਜਾਨਣਗੇ ਓਦੋ ਤਕ ਬੱਚੇ

ਏਨੇ ਤਕ ਹੀ ਸੀਮਿਤ ਰਹ ਜਾਣੇ ਹੈ ਹੈ ਨਾ ਐ industry ਨਾਲ ਥੋੜਾ explore ਹੁੰਦੇ ਹੈ ਬੱਚੇ ਦਾ interest create ਹੁੰਦਾ ਹਾ ਏਦਾਂ ਤਾ ਇਥੇ ਥੋੜੀ ਚੀਜ਼ਾਂ ਨੀ ਹੁੰਦੀਆਂ ਏਨੀ ਹੀ ਕਰਵਾਂ ਸਕਦੇ ਉਹ area ਇਨਾ wide ਵਾ modern ਹੈ ਇਨੀਆਂ technique ਹੈ ਹਰ new modern ਚ ਕਈ technique use ਹੋਈ ਹੈ ਸਾਰਾ ਕੁਛ ਊਨਾ ਨੂ facilities ਹੁੰਦੀ ਹੈ ਜਿਦਾ ਹਰ western ਜੇੜੇ ਹਾ ਕੋਈ ਫੋਰਨਰ ਆਏ ਓਨਾ ਨੂ ਵੀ treat ਕਰਨਾ ਹੁੰਦਾ ਊਨਾ ਦੇ according ਸਾਰਾ ਕੁਛ ਲੈ ਕੇ ਚਲਣੇ ਹਾਂ ਹੈ ਨਾ ਇਥੇ ਜਿਦਾ local ਦੇ ਵਿੱਚ ਤਾ ਓਨਾ ਉਨਕੇ area ਨੂ cover ਕੀਤਾ ਜਾਂਦਾ ਹਾ ਕਿ ਕੀਨੇ ਕੁ afford ਕਰ ਸਕਦੇ ਓਨੇ ਕੁ ਹੀ product use ਕਰਨੇ ਹਾ ਓਹੀ technique use ਕਰਨੀ ਹਾ ਤੇ ਜੇੜੀ industry ਦੇ ਵਿਚ area ਨਾ ਬਹੁਤ wide ਹੋ ਜਾਂਦਾ ਹਾ ਹਰ ਚੀਜ਼ ਨੂ ਲੈ ਕੇ ਕਿ former ਨੂ ਕਿਦਾ ਦਾ

interest ਫਿਰ ਲੈ ਕੇ ਇਕ ਤਾ ਜਿਦਾ ਅਸੀਂ ਏਥੇ ਤਾ ਜਿੰਦਾ ਕਿ hand by hand ਹੀ ਸਾਰਾ ਕੁਛ time ਵੀ ਕਿੰਨਾ ਲਗਦਾ ਹੈ ਹੈ ਨਾ ਓਨਾ ਕੋਲ ਏਨੀਆਂ technique ਖਾਸ ਕਰ ਕੇ timing ਦੀ shortage ਵਿਚ short time ਚ ਵੀ ਕਾਫ਼ੀ ਕਮ ਕਰ ਦੇਂਦੇ

ਮੈਂ ਅ ਵੈਸੇ ਤਾ ਮੇਰੀ ਤਾ ਜੇੜੀ ਓਹੀ preference ਹੈਗੀ ninth nine saloon but ਮੇਰੇ ਕੋਲ ਜਿੰਦਾ orange institute ਵਾਲਿਆਂ ਦੇ ਵੀ call ਆਈ ਜਾਂਦਾ ਤੇ ਮੇਰਾ ਥੋੜਾ ਜਾ ਤੇ ਇੱਕ ਸਾੜੇ ਇਥੇ near ਫਗਵਾੜਾ ਵੀ ਪੈਂਦਾ ਮੈਨੂੰ ਐਸ ਬੀ ਐਸ ਨਗਰ ਵੀ ਪੈਂਦਾ ਹੈ ਤੇ ਉਸ ਤੋਂ ਅਲਾਵਾ ਮੈਨੂੰ ਇਕ ਦੋ saloon ਓਥੇ ਦੇ ਹੋਰ ਵੀ ਨੇ ਬੜੀ industries ਹੈ ਓਨਾ ਦੇ ਓਨਾ ਦੇ calls ਵੀ ਆਏ ਸੀਗੇ ਕਿ ਬੱਚਿਆਂ ਨੂ ਤੁਸੀਂ ਇਥੇ

ਬਿਲਕੁਲ ਹੈ ਨਾ

ਹੁੰਗੇ ਕੀ ਸਾਡੇ ਕੋਲ

ਹਾਂਜੀ ਹਾਂਜੀ ਅਲਗ ਅਲਗ ਚਾਹੀਦਾ ਹੈਗਾ area ਚ ਲਿਜਾਣਾ